ਇਹ ਇੱਕ ਦੁਕਾਨ ਹੈ ਜਿਸ ਦੇ ਅੰਦਰ ਅਸੀਂ ਬੋਕਸ ਲੈ ਸਕਦੇ ਹਾਂ।

ਇਹ ਬਹੁਤ ਸੋਹਣਾ ਲੱਗ ਰਿਹਾ ਹੈ ਇਸ ਦੇ ਵਿੱਚ ਬਹੁਤ ਸਾਰਾ ਪਾਣੀ ਹੈ।

ਹੈ ਜਿੱਸ ਵਿੱਚ ਬਹੁਤ ਤਰਹਾਂ ਤਰਹਾਂ ਦੇ ਕੱਪੜੇ ਪਏ ਹੋਏ ਹਨ।

ਇਹ ਇੱਕ ਲੈਬ ਹੈ ਜਿਸ ਵਿੱਚ ਇੱਕ ਔਰਤ ਮਸ਼ੀਨ ਚੈੱਕ --

ਲਿਖਿਆ ਹੈ ਲਗਾ ਇਲੈਕਟਰੋਨਿਕ ਏਅਰ ਕੰਡੀਸ਼ਨਰ ਐਂਡ ਰਫਰੀਜੇਟਰ ।

ਇਹ ਇੱਕ ਬਹੁਤ ਸੋਹਣਾ ਏਰੀਆ ਹੈ ਜਿਸਦੇ ਵਿੱਚ ਬਹੁਤ ਸਾਰੀਆਂ ਵਿੰਡੋਜ ਬਣੀਆਂ ਹੋਈਆਂ ਹਨ।

ਉਹ ਇੱਕ ਚਾਹ ਦਾ ਕੱਪ ਹੈ ਜੋ ਕਿ ਬਹੁਤ ਸੋਹਣਾ ਵਿਊ ਦੇ ਰਿਹਾ ਹੈ।

ਜੋ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਹੁਣ ਅਸੀਂ ਇਸ ਦੇ ਵਿੱਚ ਦਰਖਤ ਦੇਖ ਰਹੇ ਹਾਂ।

ਏਹ ਇੱਕ ਖਾਲੀ ਜਗਾਹ ਹੈ ਜੋ ਕੀ ਇੱਕ ਘੱਰ ਦੇ ਸਾਹਮਣੇ ਬਨੀ ਹੋਈ ਹੈ।

ਜੋ ਕਿ ਬਹੁਤ ਸੋਹਣੇ ਜੇਮ ਵੇ ਨਾਲ ਬਣਿਆ ਹੋਇਆ ਹੈ।

ਇਹ ਇੱਕ ਇੰਸਟਰੂਮੈਂਟ ਹੈ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਹੈ।

ਇਸਦੇ ਵਿੱਚ ਬੋਹੁਤ ਸਾਰੇ ਆਦਮੀ ਅਤੇ ਔਰਤਾਂ ਆਪਸ ਵਿੱਚ ਆ ਕੇ ਸੈਲਫੀ ਫੋਟੋਗਰਾਫ਼ਸ ਲੈਂਦੇ ਹਨ।